ਮੂਰਖ, ਬੇਈਮਾਨ ਹੋਣ ਨਾਲੋਂ ਉੱਲੂ ਹੋਣਾ ਸਹੀ ਹੈ। ਅੱਕ, ਬੂਟੇ ਦਾ ਨਾਂ। ਅੱਕ ਦੇ ਬੂਟੇ ਦੀ ਉਗਾਈ ਜ਼ਿਆਦਾ ਨਹੀਂ ਹੁੰਦੀ। ਤੰਗ ਹੋਣਾ ਇਸ loudspeaker ਦੀ ਆਵਾਜ਼ ਸੁਣ-ਸੁਣ ਕੇ ਮੈਂ ਅੱਕ ਗਿਆ ਹਾਂ ਬੋਰੀਅਤ ਕਾਰਨ ਥੱਕਣਾ, ਸਾਰਾ ਦਿਨ ਕਮਰੇ ਵਿੱਚ ਬੈਠ ਕੇ ਮੈਂ ਅੱਕ ਗਿਆ ਹਾਂ। ਅੰਗ ਸਰੀਰ ਦਾ ਹਿੱਸਾ, ਰੱਬ ਨੇ ਅਹ ਸਰੀਰ ਦੇ ਪੂਰੇ ਅੰਗ ਦੇ ਕੇ ਮੇਰੇ ਉੱਪਰ ਕ੍ਰਿਪਾ ਕੀਤੀ ਹੈ ਨਾਲ, ਮੇਰੇ ਦੋਸਤ ਨੂੰ ਮੇਰੇ ਹਮੇਸ਼ਾ ਅੰਗ-ਸੰਗ ਰੱਖੀ। ਅੰਗ, ਗੁਰੂ ਗ੍ਰੰਥ ਸਾਹਿਬ ਦੇ ਅੰਗ ਹੁਣ ਕਮਜ਼ੋਰ ਹੋ ਗਏ ਹਨ। ਅੱਗਾ, ਅਗਲਾ ਹਿੱਸਾ ਤੇਰੇ ਸਰੀਰ ਦਾ ਅੱਗਾ ਤਾਂ ਸੁੰਦਰ ਹੈ ਪਰ ਪਿੱਛੋਂ ਬੇਡੋਲ ਹੈ। ਮਰਨ ਤੋਂ ਬਾਅਦ ਪਰਲੋਕ ਹੁਣ ਸਿਮਰਨ ਕਰਕੇ ਤੂੰ ਆਪਣਾ ਅੱਗਾ ਸਵਾਰਨਾ ਚਾਹੁੰਦਾ ਹੈ। ਮੌਤ ਦਾ ਦਿਨ, ਮੈਨੂੰ ਆਪਣਾ ਅੱਗਾ ਨਜ਼ਦੀਕ ਵਿਖਾਈ ਦਿੰਦਾ ਹੈ। ਮੌਕਾ ਅੱਗੇ ਪਿੱਛੇ ਵੇਖ ਕੇ ਗੱਲ ਕਰਨ ਦੀ ਆਦਤ ਪਾਓ। ਆਉਣ ਵਾਲਾ ਸਮੇਂ, ਮੇਰੇ ਘਰ ਤਾਂ ਕੁੜੀਆਂ ਹੀ ਹਨ ਸਮਝ ਨਹੀਂ ਆਉਂਦਾ ਅੱਗਾ ਕਿਵੇਂ ਬਤੀਤ ਹੋਵੇਗਾ। ਅੰਬ ਫਲ਼, ਅੰਬ ਫ਼ਲਾਂ ਦਾ ਰਾਜਾ ਹੈ। ਥਕਾਵਟ ਨਾਲ ਚੂਰ ਹੋਣਾ, ਸਾਰਾ ਦਿਨ ਨੱਠ-ਭੱਜ ਕਰਨ ਕਰਕੇ ਹੁਣ ਮੈਂ ਅੰਬ ਗਿਆ ਹਾਂ। ਅਰਕ, ਪਸੀਨਾ

ਅਰਕ ਉੱਪਰ ਨਿਕਲੇ ਫੋੜੇ ਮੇਰੀ ਜਾਨ ਹੀ ਕੱਢ ਦਿੱਤੀ ਹੈ। ਆਕੜ, ਘਮੰਡ, ਮੈਨੂੰ ਇਹੇ ਸਮਝ ਨਹੀਂ ਆਉਂਦੀ ਤੈਨੂੰ ਆਕੜ ਕਿਸ ਗੱਲ ਦੀ ਹੈ। ਅੰਗ ਕਠੋਰ ਹੋਣਾ

ਸਿੱਕਾ, ਹੁਣ ਤਾਂ ਆਨਾ ਨਹੀਂ ਚਾਹੀਦਾ, ਰੁਪਏ ਦੀ ਗੱਲ ਕਰ। ਧੇਲਾ, ਉਸਨੇ ਆਨੇ ਦੀ ਨੁਕਸਾਨ ਦੇ ਉਸਦੀ ਸ਼ਾਦੀ ਨਹੀਂ ਹੋਣ ਦਿੱਤੀ। ਇਕੱਲੀ ਇੱਕ-ਇੱਕ, ਇਕੱਲੀ -ਇਕੱਲੀ ਕਰਕੇ ਆਓ ਮੈਨੂੰ ਅਹ ਮੁਸ਼ਕਿਲ ਹੋ ਰਹੀ ਹੈ। ਕਿਸੇ ਦਾ ਸਾਥ ਨਾ ਮਿਲਣਾ। ਇਕੱਲੇ ਰਹਿਣ ਨਾਲ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸੰਗ ਸਾਥ ਤੇਰੇ ਸੰਗ ਕਾਰਨ ਮੇਰੀ ਬੜੀ ਬਦਨਾਮੀ ਹੋਈ ਹੈ। ਸ਼ਰਮ ਮਿਹਨਤ ਕਰਨ ਵਿੱਚ ਕੋਈ ਸੰਗ ਨਹੀਂ। ਪੱਥਰ ਦੀ ਕਿਸਮ, ਉਸਨੇ ਆਪਣੇ ਘਰ ਦੇ ਫ਼ਰਸ਼ ਸੰਗਮਰਮਰ ਨਾਲ ਬਣਵਾਏ ਹਨ। ਸੁੱਟ, ਚੋਰ ਮੇਰੇ ਪੈਰ ਦੀ ਸੱਟ ਦਾ ਨਸੂਰ ਬਣ ਗਿਆ ਹੈ। ਸੁੱਟਣਾ, ਜਲਦੀ ਕਰ ਇਹੇ ਬੰਬ ਹੈ ਸੁੱਟਦੇ। ਦੁੱਖ ਪੁੱਤਰ ਦੀ ਮੌਤ ਦੀ ਸੱਟ ਨੇ ਉਸਨੂੰ ਉਮਰ ਤੋਂ ਪਹਿਲਾਂ ਹੀ ਬੁੱਢਾ ਕਰ ਦਿੱਤਾ ਹੈ। ਸੱਤ ਤੰਗ ਹੋਣਾ ਮੈਂ ਤਾਂ ਤੇਰੇ ਕੋਲੋ ਸੱਤ ਗਿਆ ਹਾਂ ਤੂੰ ਆਪਣਾ ਸੁਭਾਅ ਬਦਲ। ਸੱਤੀ, ਏਹੇ ਮਥ ਹੈ ਕਿ ਉਹੋ ਇੱਕ ਧੋਖੇਬਾਜ਼ ਹੈ। ਨਿਚੋੜ, ਬਦਾਮਾਂ ਦੇ ਸਤ ਦੀ ਮਾਲਿਸ਼ ਦਿਮਾਗ ਤੇਜ਼ ਕਰਦੀ ਹੈ। ਤਾਕਤ, ਹੁਣ ਮੇਰੇ ਵਿੱਚ ਐਨੇ ਸਤ ਨਹੀਂ ਕਿ ਮੈਂ ਹੇਮਕੁੰਟ ਸਾਹਿਬ ਦੀ ਯਾਤਰਾ ਕਰ ਸਕਾਂ। ਸਰ, ਜਿੱਤਣਾ, ਇਹ ਲੜਾਈ ਸਰ ਕਰਨੀ ਮੇਰੇ ਲਈ ਬਹੁਤ ਜ਼ਰੂਰੀ ਹੈ। ਕੰਮ ਦਾ ਹੋਣਾ, ਮੇਰਾ ਕੰਮ ਸਰ ਜਾਵੇਗਾ ਤੁਸੀਂ ਜਾ ਸਕਦੇ ਹੋ। ਤਾਸ਼ ਦੀ ਸਰ ਹਰ ਬੰਦਾ ਦੋ-ਦੋ ਸਰ ਬਣਾ ਕਿ ਹੀ ਉੱਠੇਗਾ, ਘਾਹ ਦੀ ਕਿਸਮ, ਸਰਕੜੇ ਦੀ ਸਰ ਹੱਥਾਂ ਨੂੰ ਲਾਲ-ਲੁਹਾਣ ਕਰ ਦਿੰਦੀ ਹੈ। sir ਦਾ ਖ਼ਿਤਾਬ, ਅੰਗਰੇਜ਼ਾਂ ਦੀ ਹਕੂਮਤ ਵਿੱਚ sir ਦੀ ਪਦਵੀ ਮਿਲਣੀ ਸ਼ੁਰੂ ਹੋਈ। ਸਰੋਵਰ, ਇਸ ਸਰ ਦਾ ਪਾਣੀ ਠੰਡਾ ਹੋਣ ਕਾਰਨ ਬੜਾ ਅੰਨਦ ਆਇਆ। ਸੰਗ, ਨਕਲ ਹੁਣ ਸੰਗ ਲਗਾ ਕਿ ਹਸਾਉਣਾ ਮੁਸ਼ਕਿਲ ਹੈ। ਤਲਵਾਰ, ਸੰਗ ਨਾਲ ਸ਼ਬਜ਼ੀ ਤਾਂ ਕੱਟੀ ਜਾ ਸਕਦੀ ਹੈ ਪਰ ਕਿਸੇ ਦਾ ਦਿਲ ਨਹੀਂ । ਭੇਸ ਪਹਿਲਾ ਰਾਜੇ ਸੰਗ ਬਦਲ ਕਿ ਰਾਤ ਨੂੰ ਸ਼ਹਿਰ ਘੁੰਮਦੇ ਸਨ। ਸਾਰ ਸੰਖੇਪ, ਇੱਕ ਪਾਠ ਦਾ ਸਾਰ ਲਿਖੋ। ਪੂਰਾ ਕਰਨਾ ਮੈਂ ਆਪਣਾ ਕੰਮ ਸਾਰ ਲਿਆ ਹੈ ਮੈਨੂੰ ਤੁਹਾਡੀ ਲੋੜ ਨਹੀਂ । ਹਾਲ-ਚਾਲ ਪੁੱਛਣਾ ਹਸਪਤਾਲ ਜਾ ਕੇ ਉਸ ਦੀ ਸਾਰ ਲੈ ਲਉ ਉਹ ਬਹੁਤ ਬਿਮਾਰ ਹੈ। ਲੋਹਾ, ਇਸ ਮਸ਼ੀਨ ਦੇ ਤਾਰ ਨੁੂੰ ਜੰਗ ਲੱਗੀ ਹੋਈ ਹੈ। ਕਦਰ ਸਿਆਣੇ ਹੀ ਮਨੁੱਖ ਦੇ ਬੋਲਾ ਦੀ ਸਾਰ ਕਰਦੇ ਹਨ। ਵਖਤ ਮੈਂ ਦੋ ਰੋਟੀਆਂ ਖਾ ਕਿ

ਧਾਤ, ਉਸ ਨੇ ਸਿੱਕਾ ਗਰਮ ਕਰਕੇ ਉਸ ਦੇ ਕੰਨ ਵਿੱਚ ਪਾ ਦਿੱਤਾ ਰੋਹਬ, ਉਸ ਨੇ ਆਪਣੇ ਗੁਣਾਂ ਕਾਰਨ ਸਮਾਜ ਵਿੱਚ ਸਿੱਕਾ ਜਮਾਇਆ ਹੈ। ਰੁੱਖਾ

ਨਿਚੋੜ, ਇਸ ਕਹਾਣੀ ਨੂੰ ਪੜ ਕਿ ਸਿੱਟਾ ਆਪਣੇ ਸ਼ਬਦਾਂ ਵਿੱਚ ਲਿਖੋ। ਸਿੱਧ ਅਹ ਸਾਬਿਤ ਇਹ ਸਿੱਧ ਕਰੋ ਕਿ ਤੁਸੀਂ ਜੋ ਕੁਝ ਕਹਿ ਰਹੇ ਹੋ ਉਹੋ ਸਹੀ ਹੈ ਦਾ ਉਲਟ ਕਮੀਜ਼ ਨੂੰ ਸਿੱਧਾ ਕਰ ਕਿ ਸੁੱਕਣੇ ਪਾਉ। ਪੂਰਾ ਕਿਤਾਬ ਦੇ ਇਸ ਪ੍ਰਸ਼ਨ ਨੂੰ ਸਿੱਧਾ ਕਰੋ। ਸੁਰ, ਧੁਨ ਸੁਰ ਨਾਲ ਗਾਉਣ ਵਾਲੀਆਂ ਦੀ ਹਮੇਸ਼ਾ ਕਦਰ ਹੁੰਦੀ ਹੈ l ਏਕਤਾ, ਦੋਹਾਂ ਭਰਾਵਾਂ ਦੀ ਸੁਰ ਮਿਲਦੀ ਹੈ ਨਾਸ ਅਹ ਨਾਸ ਠੰਡੇ ਦੇ ਕਾਰਨ ਮੇਰੀ ਇੱਕ ਸੁਰ ਬੰਦ ਹੋ ਗਈ ਹੈ ਸੁੱਤਾ

ਹਾਂ ਭੈਣ

ਵਧੀਆ ਵਧੀਆ ਤੂੰ ਸੁਣਾ ਹਾਂ ਵਧੀਆ ਚਾਹੀਦਾ ਕਿ ਕਰਦੀ ਕੁਜਨੀ ਕਰੰਦੇ

ਆਹ ਜਿਹੜੇ ਮੇਰੀ ਛੋਟੀ ਆ ਮੇਰੀ ਜੇਠਾਣੀ ਹਨ ਓਹਦਾ ਘਰਵਾਲਾ ਪੈਂਦਾ ਪਉਂਦਾ ਵਾ ਨਾ ਸ਼ਰਾਬ ਸ਼ਰੂਬ

ਹੈ ਕੀਤੇ ਪਿਆ ਸੀ ਉਹ ਕੀਤੇ ਕਿ ਅੰਡੇ ਰੂੜੀ ਰਾੜੀ ਤੇ ਡਿਗਿਆ ਸੀ ਓ ਤੇ ਤੇ ਹਾਂ ਇਕ ਜੱਟਾ ਦਾ ਮੁੰਡਾ ਆਯਾ ਤੇ ਹੁੱਬ ਓਹਨੂੰ ਛੱਡ ਕੇ ਗਿਆ ਹੀ ਘਰ

ਆਹੋ ਤੇ ਮੈਂ ਦੇਖਣ ਦੁਇਆ ਆ ਬਾਦਲ ਜਾ ਹੋਇਆ ਆ ਲੱਗਦਾ ਮਹਿ ਪਏਗਾ ਜੇ ਪੈ ਗਿ ਫੇਰ ਤੇ ਫੇਰ ਤੇ ਭੈਣ

ਹਮ ਹੋਣ ਤਾ ਵਬੰਦਾ ਹੁਣ ਹੁਣ ਅੰਡੇ ਸਾਕਾਰ ਨੇ ਕਣਕ ਵੀ ਬੰਦ ਕਰ ਦੇਣੀ ਵਾ ਉਹ ਨਹੀਂ ਨਹੀਂ ਵੈਸੇ ਏ ਆਖਣ ਡਾਏ ਆ ਇਕ ਵਾਰੀ ਆ ਇਕ ਵਾਰੀ ਐਦਕੀ ਨੀ ਮਿਲਣੀ ਅਗਲੀ ਵਾਰੀ ਓਹਨੇ ਆਪਿ ਦੇ ਦੇਣੀਆਂ ਆ ਅੱਛਾ ਅੱਛਾ ਮੈਂ ਜਨੀ ਹੁੰਦੇ ਆ ਚੀਤੇ ਛੁਟੇ ਲੈਣ ਮੈਂ ਨਿਆਣੇ ਨਿਉਣੇ ਤੋਂ ਕਢਵਾ ਹੁਣ ਨਿਕਲ ਜਾਂਦੇ ਬਾਰੇ ਸੋਹਣੇ ਲਗਦੇ

ਮੈਂ ਤਾ ਕੀਨੇ ਕੀਨੇ ਕਪੁਰੁ ਕਲ ਲਿਆ ਵਾ

ਹੋਰ

ਨਹੀਂ ਮੈਂ ਦਾਣਿਆਂ ਦਾ ਇਕ ਬੋਰਉ ਕਰਲਿਆ ਚਿਟਾ ਦਾ ਥੋੜ੍ਹਾ

ਹਾਂ ਹਾਲੇ ਮੇਰਾ ਉਹ ਬਣਿਆ ਬ ਚੋਂਕ ਛਿਟੀਆਂ ਦਾ ਪੂਰਾ ਉਹ ਕੁਟਨੇ ਆ ਹਾਲੇ ਆਹੋ ਐਵੇ ਏ ਨਾ ਘਰਦਾ ਵੇਖਣ ਦਾ ਸੀ ਥੋੜ੍ਹਾ ਕਿ ਉਤੇ ਵੀ ਘਰ ਪਾ ਲੀਯੇ ਇਕ ਕੋਠਾ ਤੇ ਚੋਂਕ ਜਾ ਬਣਾ ਕੇ ਦੋ ਟੀਨ ਕਮਰੇ ਉਪਰ ਪਾ ਲਿੰਦੇ ਆ ਇਕ ਰਸੋਈ ਬਣਾ ਲਾਉਂਦੇ ਆ ਅਗੇ ਜੱਗ ਜੀ ਚਗੜ ਕੇ ਤੇ ਇਕ ਲੈਟਰਿੰਗ ਬਾਥਰੋਮ ਬਣਾ ਲਿੰਡਾ ਆ ਉਪਰ ਵੀ ਹਨ ਮੈਂ ਤਾ ਆਖਣ ਦੇ ਆ ਤੂੰ ਤੇ ਐਵੇ ਦਿਹਾੜੀ ਦਾ ਕਾਮ ਫੜਦਿਆਂ ਤੈਨੂੰ ਤਾ ਨਕਸ਼ੇ ਨੁਕਸ਼ੇ ਆਉਂਦੇ ਆ ਬੰਨੇ ਮੈਂ ਆਖਣ ਦੇ ਆ ਤੂੰ ਸਾਡੇ ਘਰ ਦਾ ਵੀ ਬਣਾਈ ਨਕਸ਼ਾ

ਨਾਈ ਭਰਾਵਾਂ ਹੁਣ ਬਾਰੇ ਮਹਿੰਗੇ ਵੇਖਣ ਦੇ ਆ ਹੁਣ ਨਕਸ਼ੇ ਲੋਕੀ ਜਾਂਦਾ ਨਕਸ਼ਿਆਂ ਦੇ ਘਰ ਬਣਾਉਂਦੇ ਆ ਨਾ ਮੈਂ ਅਖੰਡ ਤੁਪੀ ਸਰਦਨ ਨਾਲੋਂ ਚੰਗਾ ਏ ਆ ਅੱਛਾ

ਠੀਕ ਆ ਬਸ ਵਧੀਆ ਵਾ ਮਏ ਵੀ ਇੱਥੇ ਕੋਠੇ ਤੇ ਬੈਠਾ ਸ ਤੇ ਹੁਣ ਵੇਹਲਾ ਰੀਲ ਵੇਖਣ ਦਾ ਸੀ ਤੇ ਇੱਥੇ ਜਾਨਵਰ ਖੜ੍ਹੇ ਰਾਸ਼ਤਾ ਭੁੱਲਗੇ ਆਹ ਉਲੂ ਜਾ ਕਾਂ ਵਾ ਰਸਤਾ ਭੁੱਲਗੇ ਏਦਾਂ ਘੁੰਮਦਾ ਦੇਖ ਕੇ ਆ ਚੀਕ ਮਾਰਦੇ ਪਾਇਆ ਆ ਕਾਂ ਤਾ ਕਰਕੇ ਅੱਛਾ

ਮੈਂ ਤਾ ਦੈ ਸੀ ਕਹਿਣ ਸਾਡੇ ਘਰ ਦਾ ਵੀ ਨਕਸ਼ਾ ਤੁਸੀ ਬਣਾਉਣਾ ਵੀਰ ਕੋਇਨੀ ਭੈਣ ਦੇ ਕਾਮ ਨਾ ਆਏ ਹੋਰ ਕੀੜੇ ਆਉਣਾ ਹਾਂ ਤੇ ਪਤਾ ਕਿ ਕਰਦੇ ਆ ਡਿਯਹਰਿ ਡਿਯਰੇ ਤੇ ਲੈ ਲਿਆ ਕਰ ਤੇ ਲੋਕ ਦੇ ਘਰ ਦੇ ਨਕਸ਼ੇ ਵੀ ਬਣਾ ਡਾ ਕਰ ਹਾਂ ਦੋ ਦੋ ਭੈਣ ਕਾਮ ਕਿਥੇ ਸੰਭਾਲੇ ਜਾਂਦੇ ਤੈਨੂੰ ਪਤਾ ਆ ਹਾਂ ਨਹੀਂ ਭਰਾਵਾਂ ਨਕਸ਼ਿਆਂ ਦਾ ਜਾਂਦਾ ਫਾਇਦਾ ਹੁੰਦਾ ਆ ਕਿਉ ਭਲਾ ਆਧੁਪੀ ਸਰਦਨ ਤੋਂ ਇਲਾਵਾ ਸਾਡੇ ਇੱਥੇ ਮੁੰਡਾ ਵਾ ਤੈਨੂੰ ਮੇਵੀਨ ਗੱਲ ਦਸਣੀ ਸੀ ਮੇਨੂ ਤਾ ਚਰਤਾ ਭੁੱਲ ਗਿਆ ਸਾਡੇ ਇੱਥੇ ਮੁੰਡਾ ਵਾ ਨਾ ਹਨ ਓਹਨੇ ਸਿਖਿਆ ਆ ਨਕਸ਼ਿਆਂ ਦਾ ਕਾਮ ਕਿ ਜੇਨਰ ਅੰਡੇ ਏਂਗੀਨਰਾਰ ਆਹੋ ਆਹੋ ਤੇ ਉਹ ਕੀਤਾ ਵਾਟ ਲੋਕ ਦੇ ਘਰ ਦੇ ਬਾਰੇ ਸੋਹਣੇ ਐਨ ਸੋਨੇ ਨਕਸ਼ੇ ਦਸ ਕੇ ਆਂਦਾ ਵਾ

ਇਕ ਘਰ ਦਾ ਨਕਸ਼ਾ ਦਸਿਆ ਵ ਤੇ ਟੀਨ ਹਾਜ਼ਰ ਰੁਪਿਆ ਲੈ ਯਤਾ ਵਾ

ਅਗਲਾ ਛੋਟੇ ਜੇ ਥਾਂ ਦਾ ਏ

ਮੈਂ ਕਲ ਮੈਂ ਮੈਂ ਕਿਹਾ ਤੇ ਮੇਰਾ ਭਰਾ ਆਪ ਕਰਦਾ ਤੇ ਓਹਨੂੰ ਮੈਂ ਕਾਵਾਂ ਗਈ ਕਿ ਤੂੰ ਆ ਕਰਲਾ ਦਿਹਾੜਾ ਛੱਡ ਦਿਹਾੜਾ ਚ ਕਿ ਸ਼ੇ ਸੋ ਰੁਪਿਆ ਮਿਲਦਾ ਵਾ ਤੇ ਉੱਠ ਟੀਨ ਹਾਜ਼ਰ ਲੈ ਆਯਾ ਵਾ

ਇਹ ਵੀ ਗੱਲ ਵੀਰ ਤੇਰੀ ਸਹੀ ਆ ਆਹੋ ਬਣਾ ਗਿਆ ਤੈਨੂੰ ਪਤਾ ਡੈਡੀ ਘਰ ਬਣਾ ਗਿਆ ਤੇ ਹੁਣ ਉਹ ਭਰ ਏ ਆ ਤੇ ਓਹਨਾ ਦਾ ਵੀ ਕਿਥੇ

ਮੈਂ ਤੈਨੂੰ ਆਖਣ ਦੈ ਆ ਤੇਰੇ ਭਾਜੀ ਨੂੰ ਵੀ ਆਖਣ ਡਾਇਉ ਆ ਤੇਰੇ ਭਾਜੀ ਨਾਲ ਤੂੰ ਵੀ ਚਲ ਜਾਂਦਾ ਸਗੋਂ ਮੈਂ ਤੇਰੇ ਭਾਜੀ ਨੂੰ ਆਖ ਕੇ ਵੀਸਾ ਲਾਵਾਂ ਦੂਜੇ ਚਾਲ ਵੇਖੀ ਲਾਵਾਂ ਦੀ ਆਹੋ ਲਾਵਾਂ ਦਾ ਗਏ ਤੂੰ ਬੜਾ ਢਿੱਲਾ ਜਾ ਮੂੰਹ ਕਰਕੇ ਕਹਿਣ ਦਾ ਆ ਕਿਉ ਮੈਂ ਲਾਵਾਂ ਕੇ ਨੀ ਦੇਣਾ ਉਹ ਨਹੀਂ ਨਹੀਂ ਲਾਵਾਂ ਦੀ ਹਾਂ ਠੀਕ ਆ ਹੋਰ ਬਸ ਵਧੀਆ ਵਾ

ਹੋਰ ਆਹੋ ਵਧੀਆ ਬੜਾ ਰੋਲ ਆਉਣ ਡਾ ਪਿੱਛੇ ਕੋਨਾ ਹਾਂ ਹਮ ਅੱਛਾ ਇਕ ਇੱਥੇ ਕੋਠੀ ਬਣਵਾਈ ਆ ਜੁਜ ਨੇ ਬੜੀ ਸੋਹਣੀ ਅਠਾਰਾਂ ਲੱਖ ਰੁਪਿਆ ਲੈ ਤਾ ਵਾ ਬੜੀ ਸੋਹਣੀ ਕੋਠੀ ਬਣਾਈ ਆ ਚਿਤਰ ਰੰਗ ਦੇ ਚਿਤਿ ਕਾਲੀ ਕਾਰਵਾਈ ਆ ਹਾਲੇ ਪੈਣ ਪੰਤ ਕਰਨ ਵਾਲਾ ਆ ਤੇ ਜਦੋ ਪੈਨਤ ਪੰਤ ਕਰੂਗਾ ਤੇ ਐਨ ਤਾਂ ਤਾਂ ਹੋਕੇ ਬੜੀ ਸੋਹਣੇ ਲੱਗਣੀ ਸੋਲਰ ਸਿਸਟਮ ਲਾਗਵਾਉਗਾ ਸੋਲਰ ਸਿਸਟਮ ਲਾਵਾਂ ਕੇ ਵਈਫ਼ੀ ਲਾਵਾਯਾ ਭੈਣੇ ਬਾਰੇ ਐਸੀ ਐਸੀਲਾਵਾਂ ਕੇ ਓਹਨੇ ਬੜਾ ਵੜਿਆ ਕੀਤਾ

ਪੈਸੇ ਹੋਏਤੇ ਕਿ ਹੁਣ ਤਾ ਕਿ ਹੋ ਸਕਦਾ ਪੈਸੇ ਹੋਏ ਤੇ ਪੈਸੇ ਹੋਵੇ ਤਾ ਬੜਾ ਕੁਜ ਹੋ ਸਕਦਾ ਵਾ ਆਹੋ ਪੈਸੇ ਹੋਏ ਤੇ ਸਾਰੇ ਏ ਆਪਣੇ ਜਹੇ ਪੈਸੇ ਹੋਏ ਨਹੀਂ ਤਾ ਕੋਈਬੀ ਨੀ ਆਪਣਾ ਸਮਝਣ ਹੀ ਦੈ ਆ ਤੂੰ ਪੈਸੇ ਆ ਤਰਾਂ ਸਾਰੇ ਆਪਣੇ ਪੈਸੇ ਨਹੀਂ ਤੇ ਕੋਈ ਵੀ ਨੀ ਆਪਣਾ ਆਹੋ ਆਹੋ ਪੈਸੇ ਜਦੋ ਨਹੀਂ ਹੁੰਦਾ ਤਾ ਤਰਲੇ ਮਾਰੀ ਜਾਓ ਲੋਕ ਦੇ ਮੂੰਹ ਵਾਲ ਤੇਰੇ ਵਗੇ ਔਇ ਸੀ ਨਾ ਇਕਬੂਦੀ ਤੇਰੇ ਘਰ ਅਗੇ

ਅੱਛਾ ਦਸਿਆ ਸ ਉਹ ਬਚਰਏ ਤਰਲੇ ਵਾਦੇ ਸੀ ਚਾਲ ਦੇ ਦੇਂਦੇ ਆ ਆਹੋ ਹੋਰ ਬਦ ਵਧੀਆ ਵਾ

ਨੀਲੇ ਰੰਗ ਦਾ ਕੰਡਾ ਤੇ ਕੱਚ ਲਾਯਾ ਨਿਆਣੇ ਆਉਣ ਜਾਨ ਨਾ ਕੱਚ ਕੁਛ ਲੈ ਕੇ ਆਂ ਕੀਤਾ ਠੀਕ ਆ ਓਦਰ ਲੈ ਪਣੇ ਕਿਥੇ ਕਮਰਾ ਨੀ ਆ ਲਾਇਆ ਵਾ ਓਹਥਏ ਓਦਰ ਵੀ ਕੰਡਾ ਲਾਇਆ ਜਿਹਰਾਕ਼ ਚਰਚ ਵਾਲਾ ਬਣਾ ਨੀ ਚਰਚ ਵਾਲਾ ਓਦਰ ਵੀ ਨਿਕ ਜਾ ਗਾਤੇ ਲਾਯਾ ਤੇ ਸਾਰੇ ਪਾਸੇ ਵੜਿਆ ਬੰਦ ਕਰਤਆ ਤੇ ਮੈਂ ਆਖਣ ਦੈ ਆ ਤੇਰੇ ਭਾਜੀ ਦੇ ਸਲਾਰੀ ਆਉਂਦੇ ਆ ਮਮ੍ਮੀ ਦਾਦੇ ਤੇ ਤੈਨੂੰ ਵੀ ਸੁਤ ਲੈ ਕ ਦੇਂਦੈ ਆ ਸੋਹਣਾ ਸੋਹਣਾ ਮੈਂ ਕਿਹਾ ਲੈ ਦੇਣੀਆਂ ਚਲ ਹਨ ਆਹੋ ਚਾਲ ਕੋਈ ਗਲਣੀ ਜਦੋ ਸਦਾ ਵੀ ਹੇਠ ਖੁਲਿਆ ਮਾਰਾ ਜਾ ਆਪ ਵੀ ਤੈਨੂੰ ਲੈ ਦਾ ਗਏ ਵਧੀਆ ਜਾ ਹਾਂ ਹਾਂ ਆਖਣ ਦੇ ਸੀ ਮੈਂ ਤਾ ਆਖਣ ਦੈ ਸੀ ਜਿਹੜੇ ਆਹ ਚਾਇ ਜੀ ਬੁੱਢੀ ਜੀ ਇਹਨੂੰ ਵੀ ਇਕ ਸੋਹਣਾ ਜਾ ਸੁਤ ਲੈ ਕ ਦਾਵਾ ਗਈ ਆਹ ਚਲ ਹੁਣ ਆਹੋ ਚਾਲ ਹਨ ਮੈਂ ਕਿਹਾ ਹਨ ਨੀ ਕੋਈ ਬਚਾਰੀ ਦਾ ਗੂੰਗਾ ਬਚਾਰਿਆ ਗੂੰਗੇ ਨੂੰ ਵੀ ਲੈ ਕੇ ਡੂੰਗੀ ਤੇ ਓਹਨੂੰ ਵੀ ਹੋਰ ਵਧੀਆ ਵਧੀਆ ਬਸ ਠੀਕ ਆ ਹਾਂ ਵਧੀਆ ਵਧੀਆ

ਅੱਛਾ

ਉਹ ਪੀਕੇ ਨੀ ਪੀਕੇ ਓਹਨੀ

ਬੜਾ ਮਤਲਬ ਲੋਕ ਨੂੰ ਜਾਕੇ ਪੈਂਦਾ ਵਾ ਅੱਛਾ ਚਲ ਚੰਗਾ ਫੇਰ

ਠੀਕ ਇੱਕ ਪਿੰਡ ਵਿੱਚ ਇੱਕ ਲਕੜਹਾਰਾ ਰਹਿੰਦਾ ਸੀ, ਉਹ ਬਹੁਤ ਇਮਾਨਦਾਰ ਅਤੇ ਦਿਆਲੂ ਸੀ ਉਹ ਹਰ ਰੋਜ਼ ਜੰਗਲ ਵਿੱਚੋਂ ਲੱਕੜੀਆਂ ਕੱਟ ਕੇ ਬਾਜ਼ਾਰ ਵਿੱਚ ਵੇਚਦਾ ਸੀ।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 ਕਿ ਨਵਾਂ ਕੁਹਾੜਾ ਖ਼ਰੀਦ ਸਕਾਂ ਉਹ ਉੱਥੇ ਬੈਠਾ ਰੋ ਰਿਹਾ ਸੀ ਕਿ ਅਚਾਨਕ ਜਲ ਦੇਵੀ ਨਦੀ ਵਿੱਚੋਂ ਪ੍ਰਗਟ ਹੋਈ ਤੇ ਉਸਨੂੰ ਪੁੱਛਿਆ ਕਿ ਕੀ ਗੱਲ ਹੈ ਉਹ ਰੋ ਕਿਉਂ ਰਿਹਾ ਹੈ। ਲੱਕੜਹਾਰੇ ਨੇ ਉੱਤਰ ਦਿੱਤਾ ਕਿ ਮੈਂ ਇਸ ਰੁੱਖ ਤੋਂ ਲੱਕੜਾਂ ਕੱਟ ਰਿਹਾ ਸੀ ਅਚਾਨਕ ਕੁਹਾੜਾ ਮੇਰੇ ਹੱਥ ਵਿੱਚੋਂ ਸੁੱਟ ਕੇ ਪਾਣੀ ਵਿੱਚ ਡਿੱਗ ਗਿਆ ਜਲ ਦੇਵੀ ਨੇ ਕਿਹਾ ਕਿ ਇੱਥੇ ਠਹਿਰੋ ਮੈਂ ਤੁਹਾਡਾ ਕੁਹਾੜਾ ਲਿਆਉਂਦੀ ਹਾਂ ਜਲ ਦੇਵੀ ਨਦੀ ਵਿੱਚ ਗਈ ਅਤੇ ਨਦੀ ਵਿੱਚੋਂ ਇੱਕ ਸੋਨੇ ਦਾ ਕੁਹਾੜਾ ਲੈ ਕੇ ਆ ਗਈ ਜਦੋਂ ਉਹ ਸੋਨੇ ਦਾ ਕੁਹਾੜਾ ਲੱਕੜਹਾਰੇ ਨੂੰ ਦੇਣ ਲੱਗੀ ਤਾਂ ਲੱਕੜਹਾਰੇ ਨੇ ਮਨਾ ਕਰਦੇ ਹੋਏ ਕਿਹਾ ਕਿ ਇਹ ਕੁਹਾੜਾ ਮੇਰਾ ਨਹੀਂ ਹੈ ਮੈਨੂੰ ਮੇਰਾ ਕੁਹਾੜਾ ਚਾਹੀਦਾ ਹੈ, ਜਲ ਦੇਵੀ ਫਿਰ ਨਦੀ ਵਿੱਚ ਚਲੀ ਗਈ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 ਲੱਕੜਹਾਰੇ ਦੀ ਇਮਾਨਦਾਰੀ ਦੇਖ ਕੇ ਜਲ ਦੇਵੀ ਬਹੁਤ ਪ੍ਰਸੰਨ ਹੁੰਦੀ ਹੈ ਅਤੇ ਉਸਨੂੰ ਤਿੰਨੋ ਕੁਹਾੜੇ ਇਨਾਮ ਵਜੋਂ ਦੇ ਦਿੰਦੀ ਹੈ, ਇੱਕ ਪਿੰਡ ਵਿੱਚ ਇੱਕ ਲਕੜਹਾਰਾ ਰਹਿੰਦਾ ਸੀ। ਉਹ ਬਹੁਤ ਇਮਾਨਦਾਰ ਅਤੇ ਦਿਆਲੂ ਸੀ ਉਹ ਹਰ ਰੋਜ਼ ਜੰਗਲ ਵਿੱਚੋਂ ਲੱਕੜੀਆਂ ਕੱਟ ਕੇ ਬਾਜ਼ਾਰ ਵਿੱਚ ਵੇਚਦਾ ਸੀ, ਇਸ ਨਾਲ ਹੀ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ।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 ਜਲ ਦੇਵੀ ਨਦੀ ਵਿੱਚੋਂ ਪ੍ਰਗਟ ਹੋਈ ਤੇ ਉਸਨੂੰ ਪੁੱਛਿਆ ਕਿ ਕੀ ਗੱਲ ਹੈ ਉਹ ਰੋ ਕਿਉਂ ਰਿਹਾ ਹੈ ਲੱਕੜਹਾਰੇ ਨੇ ਉੱਤਰ ਦਿੱਤਾ ਕਿ ਮੈਂ ਇਸ ਰੁੱਖ ਤੋਂ ਲੱਕੜਾਂ ਕੱਟ ਰਿਹਾ ਸੀ। ਅਚਾਨਕ ਕੁਹਾੜਾ ਮੇਰੇ ਹੱਥ ਵਿੱਚੋਂ ਸੁੱਟ ਕੇ ਪਾਣੀ ਵਿੱਚ ਡਿੱਗ ਗਿਆ ਜਲ ਦੇਵੀ ਨੇ ਕਿਹਾ ਕਿ ਇੱਥੇ ਠਹਿਰੋ ਮੈਂ ਤੁਹਾਡਾ ਕੁਹਾੜਾ ਲਿਆਉਂਦੀ ਹਾਂ ਜਲ ਦੇਵੀ ਨਦੀ ਵਿੱਚ ਗਈ ਅਤੇ ਨਦੀ ਵਿੱਚੋਂ ਇੱਕ ਸੋਨੇ ਦਾ ਕੁਹਾੜਾ ਲੈ ਕੇ ਆ ਗਈ, ਜਦੋਂ ਉਹ ਸੋਨੇ ਦਾ ਕੁਹਾੜਾ ਲੱਕੜਹਾਰੇ ਨੂੰ ਦੇਣ ਲੱਗੀ ਤਾਂ ਲੱਕੜਹਾਰੇ ਨੇ ਮਨਾ ਕਰਦੇ ਹੋਏ ਕਿਹਾ ਕਿ ਇਹ ਕੁਹਾੜਾ ਮੇਰਾ ਨਹੀਂ ਹੈ। ਮੈਨੂੰ ਮੇਰਾ ਕੁਹਾੜਾ ਚਾਹੀਦਾ ਹੈ ਜਲ ਦੇਵੀ ਫਿਰ ਨਦੀ ਵਿੱਚ ਚਲੀ ਗਈ ਅਤੇ ਨਦੀ ਵਿੱਚੋਂ ਇੱਕ ਚਾਂਦੀ ਦਾ ਕੁਹਾੜਾ ਲੈ ਕੇ ਵਾਪਿਸ ਆਈ ਪਰ ਇਸ ਵਾਰ ਵੀ

ਲੱਕੜਹਾਰਾ ਸੋਨੇ, ਚਾਂਦੀ ਦੇ ਲਾਲਚ ਵਿੱਚ ਨਹੀਂ ਆਉਂਦਾ ਲੱਕੜਹਾਰੇ ਦੀ ਇਮਾਨਦਾਰੀ ਦੇਖ ਕੇ ਜਲ ਦੇਵੀ ਬਹੁਤ ਪ੍ਰਸੰਨ ਹੁੰਦੀ ਹੈ ਅਤੇ ਉਸਨੂੰ ਤਿੰਨੋ ਕੁਹਾੜੇ ਇਨਾਮ ਵਜੋਂ ਦੇ ਦਿੰਦੀ ਹੈ, ਇੱਕ ਪਿੰਡ ਵਿੱਚ ਇੱਕ ਲਕੜਹਾਰਾ ਰਹਿੰਦਾ ਸੀ, ਉਹ ਬਹੁਤ ਇਮਾਨਦਾਰ ਅਤੇ ਦਿਆਲੂ ਸੀ ਉਹ ਹਰ ਰੋਜ਼ ਜੰਗਲ ਵਿੱਚੋਂ ਲੱਕੜੀਆਂ ਕੱਟ ਕੇ ਬਾਜ਼ਾਰ ਵਿੱਚ ਵੇਚਦਾ ਸੀ, ਇਸ ਨਾਲ ਹੀ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਇੱਕ ਦਿਨ ਉਹ ਹਰ ਦਿਨ ਦੀ ਤਰ੍ਹਾਂ ਹੀ ਜੰਗਲ ਵਿੱਚੋਂ ਨਦੀ ਦੇ ਕਿਨਾਰੇ

ਮੇਰੇ ਕੋਲ ਇੰਨੇ ਪੈਸੇ ਵੀ ਨਹੀਂ ਹਨ ਕਿ ਨਵਾਂ ਕੁਹਾੜਾ ਖ਼ਰੀਦ ਸਕਾਂ, ਉਹ ਉੱਥੇ ਬੈਠਾ ਰੋ ਰਿਹਾ ਸੀ ਕਿ ਅਚਾਨਕ ਜਲ ਦੇਵੀ ਨਦੀ ਵਿੱਚੋਂ ਪ੍ਰਗਟ ਹੋਈ ਤੇ ਉਸਨੂੰ ਪੁੱਛਿਆ ਕਿ ਕੀ ਗੱਲ ਹੈ ਉਹ ਰੋ ਕਿਉਂ ਰਿਹਾ ਹੈ ਲੱਕੜਹਾਰੇ ਨੇ ਉੱਤਰ ਦਿੱਤਾ ਕਿ ਮੈਂ ਇਸ ਰੁੱਖ ਤੋਂ ਲੱਕੜਾਂ ਕੱਟ ਰਿਹਾ ਸੀ, ਅਚਾਨਕ ਕੁਹਾੜਾ ਮੇਰੇ ਹੱਥ ਵਿੱਚੋਂ ਸੁੱਟ ਕੇ ਪਾਣੀ ਵਿੱਚ ਡਿੱਗ ਗਿਆ। ਜਲ ਦੇਵੀ ਨੇ ਕਿਹਾ ਕਿ ਇੱਥੇ ਠਹਿਰੋ ਮੈਂ ਤੁਹਾਡਾ ਕੁਹਾੜਾ ਲਿਆਉਂਦੀ ਹਾਂ ਜਲ ਦੇਵੀ ਨਦੀ ਵਿੱਚ ਗਈ ਅਤੇ ਨਦੀ ਵਿੱਚੋਂ ਇੱਕ ਸੋਨੇ ਦਾ ਕੁਹਾੜਾ ਲੈ ਕੇ ਆ ਗਈ ਜਦੋਂ ਉਹ ਸੋਨੇ ਦਾ ਕੁਹਾੜਾ ਲੱਕੜਹਾਰੇ ਨੂੰ ਦੇਣ ਲੱਗੀ ਤਾਂ ਲੱਕੜਹਾਰੇ ਨੇ ਮਨਾ ਕਰਦੇ ਹੋਏ ਕਿਹਾ ਕਿ ਇਹ ਕੁਹਾੜਾ ਮੇਰਾ ਨਹੀਂ ਹੈ ਮੈਨੂੰ ਮੇਰਾ ਕੁਹਾੜਾ ਚਾਹੀਦਾ ਹੈ, ਜਲ ਦੇਵੀ ਫਿਰ ਨਦੀ ਵਿੱਚ ਚਲੀ ਗਈ।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

ਲੱਕੜਹਾਰੇ ਦੀ ਇਮਾਨਦਾਰੀ ਦੇਖ ਕੇ ਜਲ ਦੇਵੀ ਬਹੁਤ ਪ੍ਰਸੰਨ ਹੁੰਦੀ ਹੈ ਅਤੇ ਉਸਨੂੰ ਤਿੰਨੋ ਕੁਹਾੜੇ ਇਨਾਮ ਵਜੋਂ ਦੇ ਦਿੰਦੀ ਹੈ, ਇੱਕ ਪਿੰਡ ਵਿੱਚ ਇੱਕ ਲਕੜਹਾਰਾ ਰਹਿੰਦਾ ਸੀ। ਉਹ ਬਹੁਤ ਇਮਾਨਦਾਰ ਅਤੇ ਦਿਆਲੂ ਸੀ ਉਹ ਹਰ ਰੋਜ਼ ਜੰਗਲ ਵਿੱਚੋਂ ਲੱਕੜੀਆਂ ਕੱਟ ਕੇ ਬਾਜ਼ਾਰ ਵਿੱਚ ਵੇਚਦਾ ਸੀ, ਇਸ ਨਾਲ ਹੀ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ।

ਉਹ ਬਹੁਤ ਜ਼ੋਰ ਜ਼ੋਰ ਦੀ ਰੋਂਦਾ ਹੋਇਆ ਕਹਿਣ ਲੱਗਾ ਕਿ ਹੁਣ ਮੈਂ ਕੀ ਕਰਾਂਗਾ, ਮੇਰੇ ਕੋਲ ਇੰਨੇ ਪੈਸੇ ਵੀ ਨਹੀਂ ਹਨ ਕਿ ਨਵਾਂ ਕੁਹਾੜਾ ਖ਼ਰੀਦ ਸਕਾਂ ਉਹ ਉੱਥੇ ਬੈਠਾ ਰੋ ਰਿਹਾ ਸੀ ਕਿ ਅਚਾਨਕ ਜਲ ਦੇਵੀ ਨਦੀ ਵਿੱਚੋਂ ਪ੍ਰਗਟ ਹੋਈ ਤੇ ਉਸਨੂੰ ਪੁੱਛਿਆ ਕਿ ਕੀ ਗੱਲ ਹੈ ਉਹ ਰੋ ਕਿਉਂ ਰਿਹਾ ਹੈ। ਲੱਕੜਹਾਰੇ ਨੇ ਉੱਤਰ ਦਿੱਤਾ ਕਿ ਮੈਂ ਇਸ ਰੁੱਖ ਤੋਂ ਲੱਕੜਾਂ ਕੱਟ ਰਿਹਾ ਸੀ, ਅਚਾਨਕ ਕੁਹਾੜਾ ਮੇਰੇ ਹੱਥ ਵਿੱਚੋਂ ਸੁੱਟ ਕੇ ਪਾਣੀ ਵਿੱਚ ਡਿੱਗ ਗਿਆ ਜਲ ਦੇਵੀ ਨੇ ਕਿਹਾ ਕਿ ਇੱਥੇ ਠਹਿਰੋ ਮੈਂ ਤੁਹਾਡਾ ਕੁਹਾੜਾ ਲਿਆਉਂਦੀ ਹਾਂ ਜਲ ਦੇਵੀ ਨਦੀ ਵਿੱਚ ਗਈ ਅਤੇ ਨਦੀ ਵਿੱਚੋਂ ਇੱਕ ਸੋਨੇ ਦਾ ਕੁਹਾੜਾ ਲੈ ਕੇ ਆ ਗਈ। ਜਦੋਂ ਉਹ ਸੋਨੇ ਦਾ ਕੁਹਾੜਾ ਲੱਕੜਹਾਰੇ ਨੂੰ ਦੇਣ ਲੱਗੀ ਤਾਂ ਲੱਕੜਹਾਰੇ ਨੇ ਮਨਾ ਕਰਦੇ ਹੋਏ ਕਿਹਾ ਕਿ ਇਹ ਕੁਹਾੜਾ ਮੇਰਾ ਨਹੀਂ ਹੈ ਮੈਨੂੰ ਮੇਰਾ ਕੁਹਾੜਾ ਚਾਹੀਦਾ ਹੈ, ਜਲ ਦੇਵੀ ਫਿਰ ਨਦੀ ਵਿੱਚ ਚਲੀ ਗਈ।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 ਲੱਕੜਹਾਰੇ ਦੀ ਇਮਾਨਦਾਰੀ ਦੇਖ ਕੇ ਜਲ ਦੇਵੀ ਬਹੁਤ ਪ੍ਰਸੰਨ ਹੁੰਦੀ ਹੈ ਅਤੇ ਉਸਨੂੰ ਤਿੰਨੋ ਕੁਹਾੜੇ ਇਨਾਮ ਵਜੋਂ ਦੇ ਦਿੰਦੀ ਹੈ, ਇੱਕ ਪਿੰਡ ਵਿੱਚ ਇੱਕ ਲਕੜਹਾਰਾ ਰਹਿੰਦਾ ਸੀ। ਉਹ ਬਹੁਤ ਇਮਾਨਦਾਰ ਅਤੇ ਦਿਆਲੂ ਸੀ ਉਹ ਹਰ ਰੋਜ਼ ਜੰਗਲ ਵਿੱਚੋਂ ਲੱਕੜੀਆਂ ਕੱਟ ਕੇ ਬਾਜ਼ਾਰ ਵਿੱਚ ਵੇਚਦਾ ਸੀ, ਇਸ ਨਾਲ ਹੀ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ।

ਉਹ ਬਹੁਤ ਜ਼ੋਰ ਜ਼ੋਰ ਦੀ ਰੋਂਦਾ ਹੋਇਆ ਕਹਿਣ ਲੱਗਾ, ਕਿ ਹੁਣ ਮੈਂ ਕੀ ਕਰਾਂਗਾ ਮੇਰੇ ਕੋਲ ਇੰਨੇ ਪੈਸੇ ਵੀ ਨਹੀਂ ਹਨ ਕਿ ਨਵਾਂ ਕੁਹਾੜਾ ਖ਼ਰੀਦ ਸਕਾਂ ਉਹ ਉੱਥੇ ਬੈਠਾ ਰੋ ਰਿਹਾ ਸੀ ਕਿ ਅਚਾਨਕ ਜਲ ਦੇਵੀ ਨਦੀ ਵਿੱਚੋਂ ਪ੍ਰਗਟ ਹੋਈ ਤੇ ਉਸਨੂੰ ਪੁੱਛਿਆ ਕਿ ਕੀ ਗੱਲ ਹੈ ਉਹ ਰੋ ਕਿਉਂ ਰਿਹਾ ਹੈ ਲੱਕੜਹਾਰੇ ਨੇ ਉੱਤਰ ਦਿੱਤਾ ਕਿ ਮੈਂ ਇਸ ਰੁੱਖ ਤੋਂ ਲੱਕੜਾਂ ਕੱਟ ਰਿਹਾ ਸੀ। ਅਚਾਨਕ ਕੁਹਾੜਾ ਮੇਰੇ ਹੱਥ ਵਿੱਚ

ਜਿਵੇ ਮਹਾਪੁਰਸ਼ਾ ਦਾ ਗਿਆਨ ਗੂੜ੍ਹਾ ਹੁੰਦਾ ਹੁੰਦਾ ਸਲੋਕ ਬਣ ਜਾਂਦੇ ਹਨ ਓਵੇ ਹੀ ਸਧਾਰਨ ਲੋਕਾ ਦਾ ਲਮਾ ਜੀਵਨ ਅਨੁਭਵ ਸਖੇਪ ਹੋ ਕੇ ਅਖਾਣ ਮੁਹਾਵਰਿਆ ਦਾ ਰੂਪ ਧਾਰ ਲੈਂਦਾ ਹੈ